ਰਾਜੇ ਤਿਆਰੀ ਨਾ ਸਹੀ ਦੱਸਾਂ ਸਹੀ ਦੱਸਾਂ ਪੰਜਾਬ ਦਾ ਕੋਈ ਵੀ ਪੇਪਰ ਕਰਨਾ ਨਾ ਤਿੰਨ ਮਹੀਨੇ ਬਹੁਤ ਹੁੰਦੇ ਆ, ਤਿੰਨ ਮਹੀਨੇ ਕਿਉਂਕਿ ਪੰਜਾਬ ਦੇ ਪੇਪਰ ਕੋਈ ਇੰਨੇ ਜ਼ਿਆਦਾ ਔਖੇ ਨਹੀਂ ਹੁੰਦੇ ਕਿਹੜਾ UPSC ਦੇ ਪੇਪਰ, ਪੰਦਰਾਂ ਸੌ ਬਵੰਜਾ ਤੋਂ ਪੰਦਰਾਂ ਸੌ ਚਹੱਤਰ ਆਪਣਾ ਉੱਤਰ ਬਿਲਕੁਲ ਸਹੀ ਹੈ ਚਲੋ,

ਕੋਈ ਗੱਲ ਨੀ ਕੋਈ ਗੱਲ ਨੀ ਰਾਜੇ ਜੋ serious ਹੈੈ ਉਹ ਸਮਝ ਜਾਏਗਾ ਜਿਸਨੂੰ ਲੋੜ ਹੈ job ਦੀ ਉਹ ਇੰਨਾ ਉਹ ਛੋਟੀਆਂ ਛੋਟੀਆਂ ਗੱਲਾਂ ਨੂੰ ਵੀ note ਕਰਦਾ ਹੈ, ਜਿਹਨੂੰ ਚੀਜ਼ ਦੀ ਲੋੜ ਹੋਵੇ ਨਾ ਉਹ ਛੋਟੀ ਛੋਟੀ ਗੱਲਾਂ ਨੂੰ note ਕਰਦਾ ਹੈ ਕਿ ਕੌਣ ਬੰਦਾ ਕੀ ਕਹਿ ਰਿਹਾ, ਕੌਣ ਬੰਦਾ ਕੀ ਕਹਿ ਰਿਹਾ ਹੈ ਠੀਕ ਹੈ ਹਰ ਬੰਦਾ note ਕਰਦਾ ਹੈ ਜਿਸਨੂੰ ਕਿਸੇ ਚੀਜ਼ ਦੀ ਲੋੜ ਹੋਵੇ, ਜਦੋਂ ਕਿਸੇ ਨੂੰ ਕੰਮ ਦੀ ਲੋੜ ਹੋਵੇ ਨਾ, ਜਦੋਂ ਕਿਸੇ ਨੂੰ ਕੰਮ ਨਾ ਮਿਲਦਾ ਹੋਵੇ ਉਹਨੂੰ ਪੰਜ ਸੱਤ ਹਜ਼ਾਰ ਚ ਵੀ ਕੋਈ ਕੰਮ ਮਿਲਣ ਦੀ, ਮਿਲਣ ਦੇ ਲਈ ਉਹ ਜਿਹੜੇ ਕੀ ਹੈ ਕਿਸੇ ਨਾ ਕਿਸੇ ਦੀਆਂ ਮਿੰਨਤਾਂ ਕੱਢ ਰਿਹਾ ਜਾਂ ਕਹਿ ਰਿਹਾ।

ਤਾਂ ਉਹਦਾ ਇੱਕ ਵਾਰ ਧਿਆਨ ਇੱਥੇ ਵੀ ਜਾਂਦਾ ਹੈ ਵੀ ਹਾਂ ਯਾਰ ਇਹ ਬੰਦਾ ਗੱਲ ਤਾਂ ਸਹੀ ਕਹਿ ਰਿਹਾ ਉਦੋਂ ਉਹਦੇ ਦਿਮਾਗ ਚੋਂ ਨਿਕਲ ਜਾਂਦਾ ਕਿ ਆਂਡਿਆਂ ਦੀ ਰੇਹੜੀ ਕੋਈ ਕੰਮ ਵੱਡਾ ਹੈ ਛੋਟਾ ਹੈ ਹਾਲਾਂਕਿ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੈ ਰਾਜੇ, ਗੱਲ ਤਾਂ ਹੈ ਪੇਟ ਦੀ, ਤਾਂ ਉਹ ਬੰਦਾ ਧਿਆਨ ਨਾਲ ਗੱਲ ਸੁਣਦਾ ਜੇ ਉਹਨੂੰ ਆਂਡਿਆਂ ਦੀ ਸਲਾਹ ਵੀ ਦਿੰਦਾ ਹੈ, ਤਾਂ ਇਹਦਾ ਮਤਲਬ ਜਿਸਨੂੰ job ਚਾਹੀਦੀ ਹੈ ਜਿਸਨੂੰ job ਚਾਹੀਦਾ ਹੈ ਉਸ ਬੱਚੇ ਨੇ ਗੱਲ ਧਿਆਨ ਨਾਲ ਸੁਣੀ ਹੋਏਗੀ, ਜਿਹਨੂੰ job ਨਹੀਂ ਚਾਹੀਦਾ, ਆਇਆ ਹੀ time pass ਕਰਨ ਹੈ ਉਹਨੇ ਹੋ ਸਕਦਾ ਗੱਲ ਨੂੰ note ਨਾ ਕੀਤਾ ਹੋਵੇ, ਕੋਈ ਚੱਕਰ ਨੀ ਹੈ ਫ਼ਰਕ ਨੀ ਪੈਂਦਾ, ਅਗਰ ਇੱਕ ਬੱਚੇ ਨੇ ਵੀ note ਕਰ ਲਈ ਗੱਲ ਔਰ ਉਹ ਪਾਰ ਹੋ ਗਿਆ ਸਮਝ ਲਓ ਮੇਰੀ ਅੱਜ ਦੀ class ਦੇ ਵਿੱਚ ਇਹ ਗੱਲ ਦੱਸੀ ਕੀ ਹੋ ਗਿਆ ਫ਼ਾਇਦਾ ਹੋ ਗਿਆ ਹਨਾ, ਕਿਸ ਪੰਡਿਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਪੰਡਿਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਿਸ਼ਾਹੀ ਜੀ ਨੇ ਜਨੇਊ ਦੀ ਰਸ਼ਮ ਪੂਰੀ ਕਰਨ ਲਈ ਬੁਲਾਇਆ ਗਿਆ ਸੀ, ਕਿਸ ਪੰਡਿਤ ਨੂੰ ਬੁਲਾਇਆ ਗਿਆ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਨੇਊ ਦੀ ਰਸ਼ਮ ਰਸ਼ਮ ਕਰਵਾਈ ਜਾ ਰਹੀ ਸੀ ਜਨੇਊ। ਤਾਂ ਕੌਣ ਸੀ ਪੰਡਿਤ ਪੰਡਿਤ ਕਿਰਪਾ ਰਾਮ, ਪੰਡਿਤ ਹਰਦਿਆਲ, ਪੰਡਿਤ ਗੋਪਾਲ ਜਾਂ ਫਿਰ ਰੁਕਨੁਦੀਨ ਬਿਲਕੁਲ ਢਿੱਡ ਦੀ ਅੱਗ ਬੁਝਾਉਣ ਲਈ ਅੱਗ ਵੀ ਖਾਣੀ ਪੈਂਦੀ ਹੈ, ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ, ਥੋੜ੍ਹੀ ਪਿਆਸ ਲੱਗੀ ਪਾਣੀ ਵੀ ਪੀ ਲੈਣਾ ਚਾਹੀਦਾ ਹੈ। Very good, very good, very good ਬਹੁਤ ਵਧੀਆ ਰਾਜੇ ਹਿੰਦੂ ਧਰਮ ਦੇ ਵਿੱਚ ਇਹ ਇੱਕ ਜਨੇਊ ਦੀ ਇੱਕ ਰਸ਼ਮ ਹੁੰਦੀ ਹੈ ਠੀਕ ਹੈ clear ਹੈ ਲੇਕਿੰਨ ਬਾਬਾ ਨਾਨਕ ਜੀ ਨੇ ਕਿਹਾ ਸੀ ਕਿ ਜਨੇਊ ਜੋ ਹੈ, ਇਹ ਸਭ ਜੋ ਕੀ ਹੈ ਦਿਖਾਵੇ ਵਾਲੀ ਰਸ਼ਮ ਹੈ ਜਨੇਊ ਪਾਉਣਾ ਚਾਹੀਦਾ ਹੈ ਤਾਂ ਕਿਹੜਾ ਪਾਉਣਾ ਚਾਹੀਦਾ ਹੈ, ਕਿਸੇ ਧਾਗੇ ਦਾ ਨੀ ਬਣਿਆ ਹੋਣਾ ਚਾਹੀਦਾ ਹਨਾ very good, very good ਨਹੀਂ ਰਾਜੇ ਨਹੀਂ ਨਹੀਂ ਨਹੀਂ ਜਿਹਨਾਂ ਨੇ ਉੱਤਰ ਦਿੱਤਾ ਹੈ b

ਇਹੀ ਪੇਪਰ ਚ ਜਦੋਂ question ਆ ਗਿਆ ਨਾ ਮਨ ਲਓ, ਤੁਸੀਂ ਕਹਿਣਾ negative marking ਹੈ ਨੀ guarantee ਕਰਨੀ ਹੈ ਮੈਂ ਇੱਥੇ ਸੋਚਣਾ ਹੀ ਨੀ ਬੰਦੇ ਨੇ, ਇੱਥੇ ਬੰਦੇ ਨੇ ਸੋਚਣਾ ਨੀ ਸਿੱਧਾ ਹੀ ਲਗਾ ਦੇਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ, ਬਾਬਾ ਨਾਨਕ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ਰਾਜੇ, ਸਿੱਖ ਧਰਮ ਦਾ ਪ੍ਰਚਾਰ ਕਰਨਾ ਜਾਂ ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ ਜਾਂ ਸਮਾਜ ਦੇ ਵਿੱਚ ਸੁਧਾਰ ਕਰਨਾ ਜਾਂ ਪ੍ਰਮਾਤਮਾ ਦੀ ਮਹੱਤਤਾ ਦੇ ਬਾਰੇ ਦੱਸਣਾ। ਹਾਂਜੀ ਬਿਲਕੁਲ ਲੈ ਕੇ ਆਵਾਂਗੇ ਬਿਲਕੁਲ ਲੈ ਕੇ ਆਵਾਂਗੇ ਕਰਨ ਪ੍ਰਵਾ, ਬਿਲਕੁਲ ਬਿਲਕੁਲ very good, very good, very good, very good, very good, very good ਬਹੁਤ ਵਧੀਆ ਜਿਹਨਾਂ ਨੇ ਉੱਤਰ ਦਿੱਤਾ ਹੈ ਇਸ ਪ੍ਰਸ਼ਨ ਦਾ b Very good ਜਿਹਨਾਂ ਨੇ ਉੱਤਰ ਦਿੱਤਾ ਹੈ b ਪ੍ਰਾਪਤ ਗਿਆਨ ਦਾ ਪ੍ਰਚਾਰ very good ਬਿਲਕੁਲ ਸਹੀ ਦੇਖੋ ਇਹੋ ਜਿਹੇ question ਜਦੋਂ ਆਉਂਦੇ ਹੈ ਤਾਂ ਆਪਾਂ guess ਵੀ ਨਹੀਂ ਲਗਾ ਸਕਦੇ ਠੀਕ ਹੈ guess ਵੀ ਨਹੀਂ ਲਗਾ ਸਕਦੇ ਤਾਂ ਇਹੋ ਜਿਹੇ question ਤੇ ਮੇਰੀ ਪਕੜ ਰਹਿੰਦੀ ਹੈ ਵੀ ਇਹੋ ਜਿਹੇ question ਜੋ ਬੱਚੇ ਨੂੰ ਉਲਝਾ ਸਕਦੇ ਆ ਪੇਪਰ ਦੇ ਵਿੱਚ ਉਹ ਜ਼ਰੂਰ ਕਰਵਾਵਾਂ, ਤਾਂ ਬਿਲਕੁਲ ਸਹੀ ਹੈ ਪ੍ਰਾਪਤ ਗਿਆਨ ਦਾ ਪ੍ਰਚਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਵਾਰਿਸ਼ ਕੌਣ ਸਨ? ਭਾਈ ਜੇਠਾ, ਭਾਈ ਲਹਿਣਾ, ਗੁਰੂ ਹਰਿਗੋਬਿੰਦ ਜੀ, ਗੁਰੂ ਹਰਿਰਾਏ ਜੀ very good, very good, very good ਬਹੁਤ ਵਧੀਆ ਲਓ ਰਾਜੇ ਫਟਾਫਟ ਇੱਕ ਵਾਰੀ like ਕਰ ਦਓ, ਜਿਹਨਾਂ ਨੇ ਹਾਲੇ ਤੱਕ class ਨੂੰ like ਨਹੀਂ ਕੀਤਾ ਫਿਰ ਆਪਾਂ ਚੱਲਦੇ ਹਾਂ ਅੱਗੇ continue ਸ੍ਰੀ ਗੁਰੂ ਅਮਰਦਾਸ ਜੀ ਦੇ ਵਾਰਿਸ ਕੌਣ ਸਨ, ਵਾਰਿਸ ਕੌਣ ਸਨ, ਭਾਈ ਜੇਠਾ ਜੀ, ਭਾਈ ਲਹਿਣਾ ਜੀ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਏ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਵਾਰਿਸ very good, very good, very good, very good, very good, very good ਜਿਹਨਾਂ ਨੇ ਦੇਖੋ ਹੁਣ ਬੱਚੇ ਕਿਹਦੇ ਚ confuse ਹੋ ਰਹੇ ਹੈ ਕਿਹੜੀ ਕਿਹੜੀ option ਚ ਕੋਈ ਕਹਿ ਰਿਹਾ a ਕੋਈ ਕਹਿ ਰਿਹਾ b ਭਾਈ ਲਹਿਣਾ ਜੀ ਤੇ ਭਾਈ ਜੇਠਾ ਜੀ, ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਜੋ ਨਾਮ ਸੀ, ਉਹ ਨਾਮ ਹੈ ਭਾਈ ਲਹਿਣਾ ਜੀ, ਠੀਕ ਹੈ clear ਹੈ ਔਰ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਨਾਮ ਹੈ ਤਾਂ ਸੁਭਾਵਿਕ ਗੱਲ ਹੈ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰਗੱਦੀ ਤੇ ਕੌਣ ਆਏ ਸਨ ਸ੍ਰੀ ਗੁਰੂ ਰਾਮਦਾਸ ਜੀ, ਉਹਨਾਂ ਦਾ ਹੀ ਨਾਮ ਸੀ ਜੇਠਾ, ਠੀਕ ਹੈ clear ਹੈ ਭਾਈ ਜੇਠਾ ਜੀ clear ਹੈ ਤਾਂ ਜਿਹਨਾਂ ਨੇ ਜਿਹਨਾਂ ਨੇ a answer ਦਿੱਤਾ ਹੈ ਉਹ ਬਿਲਕੁਲ ਸਹੀ ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਨਾਮ ਹੈ ਭਾਈ ਜੇਠਾ ਜੀ ਬਚਪਨ ਦਾ ਨਾਮ, ਠੀਕ ਹੈ clear ਹੈ ਚਲੋ ਰਾਜੇ very good ਬਹੁਤ ਵਧੀਆ, ਤਾਂ ਦੇਖੋ ਰਾਜੇ ਦੋ option ਤੁਸੀਂ ਸੁਣੀਆਂ ਹੋਈਆਂ, ਪੜ੍ਹਿਆ ਹੋਇਆ ਹੈ ਪਰ ਗੱਲ ਪੜ੍ਹੇ ਦੀ ਨਹੀਂ ਹੈ ਗੱਲ ਯਾਦ ਰੱਖੇ ਦੀ ਹੈ। ਪੜ੍ਹਿਆ ਬਹੁਤ ਵਾਰੀ ਹੋਊਗਾ ਦਸਵੀਂ ਚ ਵੀ ਪੜ੍ਹਿਆ, ਬਾਰਵੀਂ ਚ ਵੀ ਪੜ੍ਹਿਆ ਹੋਏਗਾ, ਬਹੁਤ ਵਾਰੀ ਪੜ੍ਹਿਆ ਹੋਏਗਾ, ਪਰ ਰਾਜੇ ਕਮਾਲ ਦੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਤੁਸੀਂ ਉਸ ਚੀਜ਼ ਨੂੰ ਯਾਦ ਰੱਖਦੇ ਹੋ ਯਾਦ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਇਸ ਕਰਕੇ ਥੋੜ੍ਹਾ ਜਿਹਾ ਧਿਆਨ ਚ ਰੱਖਿਆ ਕਰੋ ਠੀਕ ਹੈ clear ਹੈ। Very good, very good ਬਹੁਤ ਵਧੀਆ ਬਹੁਤ ਵਧੀਆ ਬਾਉਲੀ ਤੋਂ ਤੁਹਾਡਾ ਕੀ ਭਾਵ ਹੈ, ਬਾਉਲੀ ਦਾ ਮਤਲਬ ਕੀ ਹੈ ਰਾਜੇ ਗੋਇਦਵਾਲ ਦੇ ਵਿੱਚ ਬਾਉਲੀ ਸ੍ਰੀ ਗੁਰੂ ਅਮਰਦਾਸ ਜੀ ਤੀਸਰੀ ਪਾਤਿਸ਼ਾਹੀ ਜੀ ਨੇ ਬਣਾਈ ਹੈ ਬਾਉਲੀ, ਗੋਇੰਦਵਾਲ ਦੇ ਵਿੱਚ, ਬਾਉਲੀ ਤੋਂ ਭਾਵ ਕੀ ਹੈ ਬਿਨਾਂ ਪਾਣੀ ਦੀ ਸੁੱਕੀ ਝੀਲ ਜਾਂ ਠੰਢੇ ਪਾਣੀ ਦੀ ਝੀਲ ਜਾਂ ਇੱਕ ਖੂਹ ਜਿਸਦੇ ਇੱਕ ਪਾਸੇ ਤਲ ਤੱਕ ਪਾਉੜੀਆਂ ਹਨ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ ਬਾਉਲੀ ਦਾ ਕੀ ਮਤਲਬ ਹੈ। ਮਿਲ ਜਾਊਗੀ ਮਿਲ ਜਾਊਗੀ ਪੰਜਾਬ ਉੱਨੀ ਗੁਰਤੇਜ਼ ਬਿਲਕੁਲ PDF ਮਿਲ ਜਾਊਗੀ ਰਾਜੇ ਔਰ ਇਸਦੀ PDF ਜੋ ਹੈ ਉਹ ਮੈਂ comment box ਦੇ ਵਿੱਚ link ਲਵਾ ਦਊਂਗਾ ਠੀਕ ਹੈ clear ਹੈ, ਤਾਂ ਸ਼ਾਮ ਤੱਕ ਮਿਲ ਜਾਏਗੀ। Very good ਰਾਜੇ very good ਬਹੁਤ ਵਧੀਆ, ਬਹੁਤ ਵਧੀਆ ਬਾਉਲੀ ਤੋਂ ਤੁਹਾਡਾ ਕੀ ਭਾਵ ਹੈ, ਬਿਨਾਂ ਪਾਣੀ ਦੀ ਸੁੱਕੀ ਝੀਲ, ਠੰਢੇ ਪਾਣੀ ਦੀ ਝੀਲ, ਇੱਕ ਖੂਹ ਜਿਸਦੇ ਇੱਕ ਪਾਸੇ ਤਲ ਤੱਕ ਪਾਉੜੀਆਂ ਹਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ।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 ਤਾਂ ਬੋਲੋ ਸਤਿਨਾਮ ਵਾਹਿਗੁਰੂ ਸੱਤ ਵਜੇ ਰਾਜੇ ਸੱਤ ਵਜੇ ਆਪਾਂ GK ਕਰਵਾਉਂਦੇ ਹਾਂ ਸੱਤ ਵਜੇ GK ਦੀ class ਹੁੰਦੀ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਆਉਂਦੇ ਹੈ class ਚ ਲੇਕਿੰਨ

ਸੱਤ PM ਤੇ ਇੱਕ ਵਾਰੀ class ਲਗਾ ਕੇ ਦੇਖਿਓ ਕਿ GK ਚ ਸੁਧਾਰ ਹੋ ਰਿਹਾ ਹੈ ਜਾਂ ਨਹੀਂ GK ਚ ਫ਼ਰਕ ਪੈ ਰਿਹਾ ਜਾਂ ਨਹੀਂ guarantee ਨਾਲ ਕਹਿ ਰਿਹਾਂ, ਜੋ ਬੱਚਾ ਪੇਪਰ ਤੱਕ, ਪੇਪਰ ਹੋਵੇ ਇੱਕ ਮਹੀਨੇ ਨੂੰ ਪੇਪਰ ਹੋਵੇ ਦੋ ਮਹੀਨੇ ਨੂੰ, ਪੇਪਰ ਹੋਵੇ ਤਿੰਨ ਮਹੀਨੇ ਨੂੰ, ਜਦੋਂ ਵੀ ਪੇਪਰ ਹੋਏਗਾ ਖ਼ਾਸ ਕਰਕੇ, ਖ਼ਾਸ ਕਰਕੇ ਪੰਜਾਬ ਪੁਲਿੱਸ, ਖ਼ਾਸ ਕਰਕੇ ਪੰਜਾਬ ਪੁਲਿੱਸ। ਜਿਹੜੇ ਵੀ ਜਿਹੜੇ ਵੀ ਮਹੀਨੇ, ਜਿੰਨੇ ਵੀ time ਬਾਅਦ ਪੇਪਰ ਹੋਏਗਾ guarantee ਕਰਦਾ ਤੁਹਾਨੂੰ ਪੇਪਰ ਚ question ਮਿਲਣਗੇ ਹੀ ਮਿਲਣਗੇ ਕਿਉਂਕਿ ਪੇਪਰ ਦੇ ਹਿਸਾਬ ਨਾਲ ਰਾਜੇ ਮੈਂ ਕੁਆਸਚਨਾਂ ਦਾ level ਕਿਹੋ ਜਿਹੇ ਆਉਣਗੇ ਕੁਆਸਚਨਾਂ ਦਾ level ਤੇ plus questions ਦੀ quantity ਜਿਹੜੀ ਕੀ ਹੈ ਵਧਾ ਦਿੰਦਾ ਹੈ ਔਰ ਸਮਝਾਉਣ ਦਾ ਤਰੀਕਾ ਕਿਉਂਕਿ ਫਿਰ ਮੈਨੂੰ ਇਹ ਹੁੰਦਾ ਵੀ ਹੁਣ ਪੇਪਰ ਹੈ ਦਸ ਦਿਨਾਂ ਬਾਅਦ ਤਾਂ ਉਸ ਹਿਸਾਬ ਨਾਲ ਜਿਹੜੀ ਕੀ ਹੈ ਮਿਹਨਤ ਕਰੀ ਦੀ ਹੈ। ਕਿਉਂਕਿ ਮੈਂ ਸਿਰਫ਼ ਮ ਮੈਨੂੰ ਹੋਰ ਕੋਈ ਕੰਮ ਨਹੀਂ ਹੈ ਕੋਈ ਕੰਮ ਨਹੀਂ ਹੈ ਇੱਥੇ ਆ ਕੇ ਮੈਨੂੰ ਸਿਰਫ਼ ਇੱਕ ਕੰਮ ਹੈ ਪੜ੍ਹਾਉਣਾ ਤੇ ਪੜ੍ਹਨਾ, ਪੜ੍ਹਾਉਣਾ ਤੇ ਪੜ੍ਹਨਾ, ਠੀਕ ਹੈ ਪੜ੍ਹਨਾ ਤੇ ਪੜ੍ਹਾਉਣਾ ਦੋ ਕੰਮ ਹੈ।

ਇੱਕ ਵਾਰੀ class ਲਗਾਓ PDF ਵੀ ਉਹਦੀ ਤੁਹਾਨੂੰ ਹੁਣ ਜਿਹੜੀ ਕੀ ਹੈ ਕੱਲ੍ਹ ਤੋਂ PDF ਵੀ ਜਿਹੜੀ ਕੀ ਹੈ ਉਹਦੀ link box ਦੇ ਵਿੱਚ ਮਿਲ ਜਾਇਆ ਕਰੇਗੀ ਠੀਕ ਹੈ clear comment box ਦੇ ਵਿੱਚ ਠੀਕ ਹੈ ਚਲੋ। ਬਾਉਲੀ ਤੋਂ ਤੁਹਾਡਾ ਕੀ ਭਾਵ ਹੈ ਬਿਲਕੁਲ ਸਹੀ ਉੱਤਰ ਹੈ c ਤਾਂ c ਉੱਤਰ ਬਿਲਕੁਲ ਸਹੀ ਉਸ ਤੋਂ ਬਾਅਦ ਹੈ, ਸਿੱਖ ਇਤਿਹਾਸ ਦੇ ਵਿੱਚ ਕਿਹੜੇ ਸਥਾਨ ਨੂੰ ਸਿੱਖਾਂ ਦਾ ਪਹਿਲਾਂ ਧਾਰਮਿਕ ਕੇਂਦਰ ਮੰਨਿਆ ਜਾਂਦਾ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਕਿਹੜੇ ਸਥਾਨ ਨੂੰ ਸਿੱਖਾਂ ਦਾ ਪਹਿਲਾਂ ਧਾਰਮਿਕ ਕੇਂਦਰ ਮੰਨਿਆਂ ਜਾਂਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ, ਕਰਤਾਰਪੁਰ, ਗੋਇੰਦਵਾਲ ਜਾਂ ਖਡੂਰ ਸਾਹਿਬ ਤਾਂ ਫਟਾਫਟ ਦੱਸ ਦਓ ਰਾਜੇ। Very good, very good ਔਰ ਇੱਕ ਗੱਲ ਹੋਰ ਹੈ ਜੋ ਬੱਚੇ ਉਸ class ਚ ਆ ਰਹੇ ਹੈ ਨਾ ਮੈਂ guarantee ਨਾਲ ਕਹਿਨਾ ਔਰ ਇਹ ਮ ਮੇਰੀ ਪਰਤਾਈ ਹੋਈ ਗੱਲ ਆ ਉਹ ਉਸ time ਚ ਕਿਤੇ ਵੀ ਨੀ ਜਾਂਦੇ, ਉਸ time ਚ ਉਹ ਕਿਤੇ ਵੀ ਨਹੀਂ ਜਾਂਦੇ ਔਰ ਜਾਣ ਦੀ ਜ਼ਰੂਰਤ ਵੀ ਨਹੀਂ ਹੈ।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 ਫੀਸ ਮੈਂ ਭਰ ਦਊਂਗਾ ਤੁਹਾਡੀ, ਜੇ ਜ਼ਿਆਦਾ ਲੱਗਦੀ ਹੈ ਤਾਂ। ਹੋਰ ਕੀ ਕਵਾਂ salary ਦੇ ਦਿਓ ਮੈਨੂੰ ਪਹਿਲੀ, ਤੇ ਤੁਹਾਡੀ ਫੀਸ ਭਰ ਦਿਨਾ, ਗੱਲ ਉਹ ਨਹੀਂ ਹੈ ਰਾਜੇ ਦੇਖੋ ਫੀਸ ਦੀ ਗੱਲ ਨਹੀਂ ਹੈ ਹੁਣ ਤਿੰਨ ਹਜ਼ਾਰ ਰੁਪਈਏ ਨੈਬ ਤਹਿਸੀਲਦਾਰ ਦੀ ਫੀਸ ਹੈ। ਤਿੰਨ ਹਜ਼ਾਰ ਰੁਪਏ ਰਾਜੇ ਨੈਬ ਤਹਿਸੀਲਦਾਰ ਦੀ ਨੈਬ ਤ ਅਹ ਨੈਬ ਤਹਿਸੀਲਦਾਰ ਦਾ ਪੇਪਰ ਦੇਣਾ ਨਾ ਤਿੰਨ ਹਜ਼ਾਰ ਰੁਪਏ ਫੀਸ ਹੈ, ਤੁਸੀਂ ਦੱਸੋ ਇਹ ਫੀਸ ਜਿਹੜੀ ਹੈ ਇਹ ਤਿੰਨ ਹਜ਼ਾਰ ਰੁਪਏ ਕਿਹੜੇ ਪੇਪਰ ਨੂੰ ਤਾਂ ਲੈ ਰਹੀ ਹੈ, ਤੁਸੀਂ ਸਾਰੀ ਗੱਲ ਛੱਡੋ UPSC ਦਾ ਪੇਪਰ ਹੁੰਦਾ ਨਾ UPSC ਪੇਪਰ ਸੌ ਰੁਪਏ ਫੀਸ ਹੁੰਦੀ ਹੈ ਸੌ ਰੁਪਏ ਫੀਸ ਹੁੰਦੀ ਹੈ ਰਾਜੇ ਉਹਨਾਂ ਦੀ ਔਰ ਉਹਨਾਂ ਨੇ ਅਫ਼ਸਰ ਪਤਾ ਕਿੱਢੇ ਤਕੜੇ ਤਕੜੇ ਲਗਾਏ ਹੁੰਦੇ ਆ ਪੇਪਰ ਦੇ ਵਿੱਚ ਔਰ Examiner ਕਿੰਨੇ ਤਕੜੇ ਤਕੜੇ ਲਾਏ ਹੁੰਦੇ ਆ ਔਰ ਕਿੰਨਾ ਤਕੜਾ ਪ੍ਰਬੰਧ ਕੀਤਾ ਹੁੰਦਾ ਹੈ ਕਿਉਂਕਿ ਵੱਡੇ level ਦਾ ਪੇਪਰ ਹੈ, ਤੁਸੀਂ ਦੱਸੋ ਜੇ ਉਹ ਸੌ ਰੁਪਏ ਦੇ ਵਿੱਚ ਪੇਪਰ conduct ਕਰਵਾ ਸਕਦੇ ਹੈ ਤਾਂ, ਉਹ ਵੀ ਨਾਲੇ ਦੋ ਦੋ ਪੇਪਰ।

ਘੱਟੋ ਘੱਟ ਸਾਲ ਤੱਕ ਪੇਪਰ ਨੀ ਦਿੰਦੇ ਬਈ ਤਿੰਨ ਹਜ਼ਾਰ ਰੁਪਇਆ ਜਿਹੜਾ ਤੁਸੀਂ ਲਿਆ ਹੈ ਅਗਰ ਉਹ ਇੱਕ ਲੱਖ ਬੱਚਾ ਵੀ ਭਰਦਾ ਹੈ ਤਾਂ ਕਿੰਨਾ ਹੋ ਗਿਆ ਕਰ ਲਓ ਤਿੰਨ ਹਜ਼ਾਰ ਨਾਲ multiply ਚਲੋ ਤਿੰਨ ਹਜ਼ਾਰ ਤਾਂ ਨਹੀਂ ਹੈ, Average ਕੱਢ ਕੇ ਕਰ ਲਓ ਹਨਾ ਕਿਉਂਕਿ ਘੱਟ ਵੀ ਹੈ ਗਿਆਰਾਂ ਹ ਗਿਆਰਾਂ ਸੌ ਤਾਂ ਹੈਗੀ ਹੈਗੀ ਹੈ ਨਾ ਹਰ category ਦੀ ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਵਿਆਜ਼ ਲਗਾ ਕੇ ਦੇਖੋ, ਕਿੰਨਾ ਪੈਸਾ ਤੇ ਸਾਨੂੰ ਚਾਹੀਦੀ ਹੈ ਇੱਕ ਨੌਕਰੀ ਔਰ ਇੱਕ ਨੌਕਰੀ, ਅਸੀਂ ਇੱਥੇ ਤਾਂ ਦੇਖ ਲੈਂਦੇ ਹਾਂ ਵੀ ਤਿੰਨ ਹਜ਼ਾਰ ਰੁਪਇਆ, ਔਰ ਪੰਜਾਬ ਅੱਡਾ twenty four seven ਤਿੰਨ ਹਜ਼ਾਰ ਦੇ ਵਿੱਚ, ਤਿੰਨ ਹਜ਼ਾਰ ਦੇ ਵਿੱਚ ਇੱਕ ਸਾਲ ਤੱਕ, ਸਾਰੇ teacher with PDF ਸਾਰਾ ਕੁੱਝ, ਅਸੀਂ ਕਾਬਿਲ ਬਣਾ ਦਿੰਦੇ ਹਾਂ ਬੱਚੇ ਨੂੰ ਪੇਪਰ clear ਕਰਨ ਦੇ। ਹੁਣ ਕਈ ਬੱਚੇ ਤੁਹਾਡੇ ਇਹੋ ਜਿਹੇ ਹੋਣਗੇ ਜਿਹਨਾਂ ਨੂੰ ਸੋਚ ਰਹੇ ਆ ਯਾਰ ਨੈਬ ਤਹਿਸੀਲਦਾਰ ਮਜ਼ਾ ਆ ਜਾਊਗਾ ਅਗਰ ਪੇਪਰ, ਰੱਬ ਪਿਓ ਹੈ ਸਾਡਾ ਰੱਬ ਮਾਂ ਹੈ ਸਾਡੀ ਰੱਬ ਇੱਕ ਹੈ ਓ ਹੌ ਮੈਂ ਕਦੋਂ ਕਿਹਾ ਕਿ ਨਹੀ ਹੈ ਰੱਬ ਇੱਕ ਹੈ ਮੰਨਦੇ ਹੋ ਕਿ ਇੱਕ ਹੀ ਹੈ ਜਿਹੜੇ ਨਹੀ ਮੰਨਦੇ ਰੱਬ ਦੇ ਹੋਣ ਯਾ ਇੱਕ ਹੋਣ ਨੂੰ ਓਹ ਵੀ ਧਿਆਨ ਦੇਣ ਪਰ ਹੁਣ ਜਿਹੜੇ ਪਿਓ ਦੇ ਅਰਬਾਂ ਖਰਬਾਂ ਨੂੰ । ਜਰਦਾ ਦੇਕੇ ਨਿਆਣੇ ਹੋਣ ਤੇ ਸਾਰੇ ਹੀ ਆਪਣੀ ਗੱਲ ਨੂੰ ਉਹਦੇ ਤੇ ਸਿੱਟ ਦੇਣ ਫੇਰ ਤਾਂ ਗਲਤ ਗੱਲ ਹੈ ਨਾ ਸ਼ਰਧਾਲੂ ਮਨੁੱਖ ਦਾ ਮਨਣਾ ਹੈ ਕਿ ਪੂਰੀ ਮਨੁੱਖ ਜਾਤੀ।

ਜਦ ਕਿ ਵਿਗਿਆਨੀ ਦਾ ਤਰਕ ਅਤੇ ਦਲੀਲ ਕੁਝ ਹੋਰ ਕਹਿੰਦੀ ਹੈ ਵਿਦਿਆਰਥੀ ਤਰਕ ਨੂੰ ਮੰਨਦੇ ਹਣ ਵਿਦਿਆਰਥੀ ਹੋਣਾ ਲਾਭਦਾਇਕ ਹੈ ਮੈ ਵਿਦਿਆਰਥੀ ਹਾਂ ਹੁਣ ਆਪਣਾ ਵੀ ਤਾਂ ਕੋਈ ਫਰਜ਼ ਬਣਦਾ ਹੈ ਕਿ ਅਸੀਂ ਵੀ ਕੁਝ ਕਰੀਏ ਸਾਡਾ ਕੰਮ ਸਿਰਫ਼ ਰੱਬ ਉਤੇ ਟੇਕ ਰੱਖਣਾ ਯਾ ਮੱਥੇ ਟੇਕਣਾ ਹੀ ਨਹੀ ਹੈ ਅਸੀ ਹਰ ਕੰਮ ਲਈ ਮਾਂ ਬਾਪ ਬਰਾਬਰ ਹੈ ਰੱਬ ਵੱਲ ਨਹੀਂ ਝਾੰਕ ਸਕਦੇ ਮਾਂ ਬਾਪ ਬਰਾਬਰ ਹੈ ਰੱਬ ਰੱਬ ਬਰਾਬਰ ਹੈ ਮਾਈ ਬਾਪ ਏਹੀ ਕਹਿੰਦੇ ਨੇ ਨਾ ਸਿਆਣੇ ਤੇ ਨਿਆਣੇ ਤੇ ਅਸੀਂ ਰੱਬ ਨੂੰ ਆਪਣਾ ਪਾਲਣਹਾਰ ਵਕੀਲ ਅਤੇ ਡਾਕਟਰ ਵੀ ਮੰਨਦੇ ਹਾਂ ਮਤਲਬ ਰੱਬ ਜੀ ਸਾਡਾ ਪੇਟ ਭਰਣਗੇ ਰੱਬ ਜੀ ਹੀ ਇਨਸਾਫ਼ ਦਵਾਉਣਗੇ ਓਹੀ ਤੰਦਰੁਸਤ ਰੱਖਣਗੇ ਅੱਛਾ ਇਹ ਦਸੋ ਕਿ ਅਸੀ ਆਪਣੇ ਜਨਮ ਦੇਣ ਵਾਲੇ ਮਾਂ ਪਿਓ ਕੋ ਵੀ ਏਹੀ ਤੇ ਇਸੇ ਤਰਾਹ ਦੀ ਹੀ ਉਮੀਦ ਰੱਖਦੇ ਹਾਂ ਕਿ ਸਾਡੇ ਸਿਰਜਣਹਾਰ ਹੀ ਕਰਣਗੇ ਸਬ ਕੁੱਝ ਕਿ ਸਾਡੇ ਸਾਰੇ ਕੰਮਾਂ ਦਾ ਜਿੰਮਾ ਸਾਡੇ ਮਾਂ ਬਾਪ ਦਾ ਹੈ ਕਿ ਸਾਡੇ ਸਬ ਚੰਗੇ ਮਾੜੇ ਦੇ ਜਿੰਮੇਵਾਰ ਸਾਡੇ ਮਾਂ ਬਾਪ ਹਨ ਕਿ ਸਾਡੇ ਮਾਂ ਬਾਪ ਹੀ ਲਾਉਣਗੇ ਸਾਡੀ ਬੇੜੀ ਪਾਰ ਜੇ ਜਵਾਬ ਹਾਂ ਹੈ ਤਾਂ ਅਸੀਂ ਕਿ ਕਰਾਂਗੇ ਜੇ ਜਵਾਬ ਨਾਂ ਹੈ ਤਾਂ ਫਿਰ ਕੌਣ ਕਰੇਗਾ ਕਰਣਾ ਤੇ ਸਾਨੂੰ ਖੁੱਦ ਹੀ ਪੈਣਾ ਆਪਣਾ ਸਿਰ ਆਪ ਹੀ ਗੁੰਦਣਾ ਪੈਂਦਾ ਹੈ

ਓਹਦੇ ਵਿਚ ਲਿਖਿਆ ਹੈ ਜੇ ਮੇਰੀ ਪਿੱਠ ਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਚੰਗਾ ਕੋਈ ਨਹੀ ਖੁਰਕ ਸਕਦਾ ਕਦੇ ਮੌਕਾ ਮਿਲਿਆ ਤਾਂ ਪੜ੍ਹਿਓ ਇਹ ਕਿਤਾਬ ਦੁਨੀਆ ਦੇ ਨੇੜੇ ਕਰ ਦਿੰਦੀ ਹੈ ਇਹ ਕਿਤਾਬ ਕਿਤਾਬ ਦਾ ਕੰਮ ਹੀ ਦੁਨੀਆ ਨਾਲ ਜੋੜਣਾ ਹੁੰਦਾ ਹੈ ਰਬ ਦੇ ਨਾਂ ਤੇ ਦੁਨੀਆ ਨੂੰ ਇੱਕ ਕਰਨ ਦਾ ਕੰਮ ਹੋਣਾ ਚਾਹੀਦਾ ਹੈ ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਦੀ ਨਹੀਂ ਮੰਨਦੇ ਅਸੀਂ ਧਰਮ ਨੂੰ ਮੰਨਦੇ ਹਾਂ ਪਰ ਧਰਮ ਦੀ ਨਹੀ ਮੰਨਦੇ ਅਸੀਂ ਮਹਾਨ ਬੰਦਿਆਂ ਨੂੰ ਪੂਜਦੇ ਹਾਂ ਉਹਨਾਂ ਦੀ ਮੰਨਦੇ ਨਹੀਂ ਅਸੀਂ ਉਹ ਵਿਦਿਆਰਥੀ ਹਾਂ ਜੋ ਸਕੂਲ ਤਾਂ ਨਿੱਤਨੇਮ ਨਾਲ ਜਾਂਦੇ ਹਨ ਪੜ੍ਹਦੇ ਸੁਣਦੇ ਵੀ ਹਨ ਪਰ ਸਿੱਖਦੇ ਨਹੀਂ ਅਸੀਂ ਬਿਨਾ ਕੁੱਝ ਸਿੱਖੇ ਅਮਲ ਕੀਤੇ ਇਹ ਲਿੱਖ ਕੇ ਪਾਸ ਹੋਣਾ ਚਾਹੁੰਦੇ ਹਾਂ ਸਤਿਗੁਰੂ ਤੇਰੀ ਓਟ ਪਰਚਾ ਕਰ ਦੇ ਮੇਰਾ ਲੋਟ ਜੈ ਸ਼੍ਰੀ ਰਾਮ ਜੈ ਹਨੂਮਾਨ ਪਾਸ ਕਰਦੋ ਯੇ ਭਗਵਾਨ ਹੇ ਮੇਰੇ ਅੱਲ੍ਹਾਹ ਫੇਲ ਨਾ ਹੋਵੇ ਤੇਰਾ ਝੱਲਾ ਕਿ ਸਿਰਫ਼ ਇਹਨਾਂ ਲਿੱਖਣ ਨਾਲ ਨਾਲਾਇਕ ਵਿਦਿਆਰਥੀ ਪਾਸ ਹੋ ਸਕਦਾ ਹੈ ਕਿ ਰੱਬ ਇਹ ਬੇਇਨਸਾਫ਼ੀ ਕਰੇਗਾ

ਕਿਤਾਬਾਂ ਜਿਹੜੀਆਂ ਕੇ ਇਕੱਲਤਾ ਨੂੰ ਦੂਰ ਕਰਦਿਆਂ ਹਨ ਕਿਤਾਬਾਂ ਕਿਸੇ ਕੌਮ ਅਤੇ ਮੁਲਕ ਦਾ ਵਰਤਮਾਨ ਸੁਧਾਰ ਕੇ ਭਵਿੱਖ ਨਿਰਧਾਰਤ ਕਰਦਿਆਂ ਹਨ ਕਿਤਾਬਾਂ ਕੀ ਹੋਈਆਂ ਕਿਉਂ ਹੋਈਆਂ ਕਦ ਹੋਈਆਂ ਕਿ ਹੋ ਰਹੀਆਂ ਹੈ ਕਿ ਹੋ ਸਕਦਾ ਹੈ ਅਤੇ ਕਿ ਹੋਵੇਗਾ ਬਾਰੇ ਗਿਆਨ ਦਿੰਦੀਆਂ ਹਨ ਕਿਤਾਬਾਂ ਇਕੱਲੇ ਮਨੁੱਖ ਨੂੰ ਮੁਸਕਰਾਉਣ ਲਾਉਣ ਦਿੰਦੀਆਂ ਹਨ ਕਿਤਾਬਾਂ ਚਿਰਾਂ ਦੇ ਡੱਕੇ ਹੰਜੂਆ ਨੂੰ ਵਗਣ ਲਾ ਦਿੰਦੀਆਂ ਹਨ ਕਿਤਾਬਾਂ ਅਣਦੇਖੇ ਲੋਕਾਂ ਨਾਲ ਮਿਲਾ ਕੇ ਅੰਦਿਸਿਆ ਥਾਵਾਂ ਤੇ ਪਹੁੰਚਾ ਦਿੰਦਿਆਂ ਹਨ

ਪੰਜਾਬ ਦਾ ਇੱਕ ਬਹੁਤ ਹੀ ਸੁਚੱਜਾ ਕਲਾਕਾਰ ਅਤੇ ਕਵੀ ਹੈ ਇਹਦੀ ਇੱਕ ਕਵਿਤਾ ਪੜ੍ਹੋ ਪਹਿਲਾ ਫੇਰ ਅੱਗੇ ਤੁਰਦੇ ਹਾਂ ਕਿਤਾਬ ਜਾਗਦੀ ਹੈ ਖਰੀਦ ਰਖੋ ਪੜੋ ਨਾ ਪੜੋ ਘਰ ਦੇ rack ਚ ਰੱਖੋ ਰੱਖੋ ਤੇ ਭੁੱਲ ਜਾਓ ਜੇ ਤੁਸੀ ਪੜ੍ਹ ਨਹੀ ਸਕਦੇ ਯਾਦ ਰਖ ਨਹੀ ਸਕਦੇ ਸੌਣ ਦਿਯੋ ਕਿਤਾਬਾਂ ਨੂੰ ਮਹੀਨੇ ਸਾਲ ਪੀੜੀ ਦਰ ਪੀੜੀ ਉਡੀਕ ਕਰੋ ਜਾਗੇਗੀ ਕਿਤਾਬ ਕਿਸੇ ਦਿਨ ਕਿਸੇ ਪਲ ਪੜੇਗਾ ਕੋਈ ਜਿਸਨੇ ਨਹੀ ਖਰੀਦਣੀ ਸੀ ਇਹ ਕਿਤਾਬ ਸੂਟ ਬੂਟ perfume ਖਿਡੋਣੇ teddy chocolate ਵਕ਼ਤ ਤਪੌਂਣ ਵਾਲੇ ਅਤੇ ਮਨ ਪਰਚੋਣ ਵਾਲੇ ਚੰਗੇ ਤੋਹਫ਼ੇ ਜਾਂ ਖ੍ਰੀਦਦਾਰੀਆਂ ਹਨ ਪਰ ਜ਼ਿੰਦਗੀ ਬਨਾਉਣ ਵਾਲਿਆ ਅਤੇ ਰਾਹ ਲਿਸ਼ਕਾਉਣ ਵਾਲਿਆਂ ਕਿਤਾਬਾਂ ਹੀ ਹੁੰਦੀਆਂ ਹਨ ਜਿੰਦਗੀ ਦੀ ਪਾਠਸ਼ਾਲਾ ਵਿਚ ਕਿਤਾਬਾਂ ਹੀ ਉਸਤਾਦ ਬਣਦੀਆਂ ਹਨ ਕਿਤਾਬਾਂ ਨਾਲ ਦਿਮਾਗ ਰੋਸ਼ਨ ਹੋ ਜਾਂਦੇ ਹਨ ਤੇ ਘਰ ਮੁਸ੍ਕੁਰਾਉਣ ਲੱਗ ਜਾਂਦੇ ਹਨ ਸਾਰੀ ਉਮਰ ਦਿਮਾਗ ਰੋਸ਼ਨ ਰੱਖਣ ਲਈ ਅਤੇ ਮੁਸਕੁਰਾਉਂਦੇ ਰਹਿਣ ਲਈ ਹਰ ਇੱਕ ਮਨੁੱਖ ਦੀ ਕਿਤਾਬਾਂ ਨਾਲ ਦੋਸਤੀ ਹੋਣੀ ਜ਼ਰੂਰੀ ਹੈ ਜ਼ਿੰਦਗੀ ਦੀ ਪਾਠਸ਼ਾਲਾ ਨੂੰ school ਦੇ ਬਰਾਬਰ ਰੱਖ ਕੇ ਸਮਝੋ ਸਰਲ ਹੋ ਜਾਵੇਗਾ ਸਮਝਣਾ ਮਣ ਲਵੋ ਅਸੀਂ ਵਿਧਿਆਰਥੀ ਹਾਂ ਅਤੇ ਜਿੰਦਗੀ ਪਾਠਸ਼ਾਲਾ ਪਹਿਚਾਣ ਕਰੋ ਕਿ ਉਹ ਕਿਹੜੇ ਵਿਦਿਆਰਥੀ ਹਨ ਜੋ ਜਿੰਦਗੀ ਦੀ ਪਾਠਸ਼ਾਲਾ ਵਿਚ ਘੱਟ ਪੜਦੇ ਹੋਏ ਵੱਧ ਕਰਤੂਤਾਂ ਕਰਦੇ ਹਣ ਕਿ ਉਹ ਵਿਦਿਆਰਥੀ ਸਹੀ ਹਨ

ਵਿਦਿਆਰਥੀਆਂ ਨੂੰ ਪਹਿਲਾਂ ਸ਼ਰਾਬ ਦੇ ਠੇਕੇ ਦਾ ਪਤਾ ਹੋਣਾ ਚਾਹੀਦਾ ਹੈ ਜਾਂ ਕਿਤਾਬ ਘਰ ਦਾ ਵਿਦਿਆਰਥੀ ਦਾ ਪਹਿਲਾ ਬਜਟ ਕਿਤਾਬਾਂ ਲਈ ਹੋਣਾ ਚਾਹੀਦਾ ਹੈ ਜਾਂ ਹੋਰ ਅਯਾਸ਼ੀ ਲਈ ਵਿਦਿਆਰਥੀ ਨੂੰ ਪਹਿਲੀ ਮਾਤ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਜਾਂ ਬੇਗਾਨੀ ਦਾ ਇੱਕ ਵਿਦਿਆਰਥੀ ਕਹਿੰਦਾ ਹੈ ਕਿ ਮੈਂ ਮਾਤ ਭਾਸ਼ਾ ਦਾ ਸਤਿਕਾਰ ਕਰਦਾ ਹਾਂ ਪਰ ਮਾਤ ਭਾਸ਼ਾ ਦੀਆ ਕਿਤਾਬਾਂ ਨਹੀ ਪੜਦਾ ਕਿ ਇਹ ਵਿਦਿਆਰਥੀ ਸਤਿਕਾਰ ਕਰਦਾ ਹੈ ਇਹ ਤਾਂ ਉਹ ਗੱਲ ਹੋਈ ਕਿ ਮੈ ਮਾਂ ਬਾਪ ਦਾ ਸਤਿਕਾਰ ਤਾਂ ਕਰਦਾ ਹਾਂ ਪਰ ਉਹਨਾਂ ਦੇ ਘਰ ਜਾਣਾ ਪਸੰਦ ਨਹੀ ਕਰਦਾ ਇਹ ਵਿਦਿਆਰਥੀ ਤਾਂ ਫੇਰ ਨਾਲਾਇਕ ਹੈ ਇਹ ਵਿਦਿਆਰਥੀ ਅਸੀ ਤੁਸੀਂ ਹੀ ਹਾਂ ਇਹ ਹੋਰ ਨਹੀ ਦਲ ਹੋਰ ਵੀ ਬਹੁਤ ਹੋ ਸਕਦੇ ਨੇ ਪਰ ਕਹਿਣਾ ਇਹੋ ਹੈ ਕਿ ਜੇ ਅਸੀ ਸਕੂਲ ਦੇ ਸੋਹਣੇ ਅੱਸੂਲ ਜ਼ਿੰਦਗੀ ਵਿੱਚ ਅਪਣਾ ਲਈਏ ਤਾਂ ਬਹੁਤ ਕੁੱਝ ਚੰਗਾ ਚੰਗਾ ਵਾਪਰਨਾ ਸ਼ੁਰੂ ਹੋ ਜਾਵੇਗਾ ਦੋਸਤੀਆਂ ਵੱਧ ਸਕਦੀਆਂ ਹਨ ਚਿੰਤਾਵਾਂ ਘੱਟ ਸਕਦੀਆਂ ਹਨ ਹਉਮੈ ਮਰ ਸਕਦੀ ਹੈ ਉਮੀਦ ਜਾਗ ਸਕਦੀ ਹੈ ਈਰਖ਼ਾ ਨੇੜੇ ਨਹੀ ਆ ਸਕਦੀ ਲਾਲਚ ਨੇੜੇ ਨਹੀ ਆਉਣਾ ਜਿੰਦਗੀ ਦੀ ਕੀਮਤ ਦਾ ਪਤਾ ਲਗ ਜੁ ਧਰਮਾਂ ਦੇ ਸੁਨੇਹੇ ਸਮਝ ਆ ਜਾਣਗੇ ਰੱਬ ਦੀ ਰਮਝ ਸਮਝ ਆ ਜਾਊਗੀ ਫੇਰ ਜਿੰਦਗੀ ਜ਼ਿੰਦਾਬਾਦ ਪਰ ਜੇ ਅਸੀ ਚੰਗੇ ਵਿਦਿਆਰਥੀ ਬਣ ਜਾਈਏ ਜਿੰਦਗੀ ਦੀ ਪਾਠਸ਼ਾਲਾ ਦੇ ਜੇ ਸਾਡੇ ਦੇਸ਼ ਦਾ system ਠੀਕ ਹੋ ਜਾਵੇ ਜੇ ਗੰਦਗੀ ਨਾ ਹੋਵੇ ਜੇ ਨੌਜਵਾਨ ਸੁਧਰ ਜਾਣ ਜਿਦੇ ਬਿਨਾ ਕੰਮ ਹੋ ਜਾਣ ਜੇ accident ਨਾ ਹੋਣ ਜੇ ਜਾਤ ਪਾਤ ਨਾ ਹੋਵੇ ਜੇ singer ਮਾੜਾ ਨਾ ਗਾਉਣ ਜੇ ਲੇਖਕ ਚੰਗਾ ਲਿਖਣ ਜੇ ਕੁੜੀਆਂ safe ਹੋਣ ਜੇ police ਧੱਕਾ ਨਾ ਕਰੇ ਜੇ leader corrupt ਨਾ ਹੋਣ ਜੇ ਫ਼ਿਲਮਾਂ ਸੋਹਣੀਆਂ ਸਾਰਥਿਕ ਬਨਣ

ਪਰ ਇਹ ਜੇ ਵਾਲੀ ਸੋਚ ਨੂੰ ਸੰਭਾਲ ਕੇ ਹੱਲ ਨਹੀ ਕੀਤਾ ਜਾ ਸਕਦਾ ਤੇ ਇਹ ਜੇ ਵਾਲੇ ਸਵਾਲ ਅਤੇ ਇਛਾਵਾਂ ਨੂੰ ਲਾਗੂ ਕਰਨ ਲਈ ਜਾ ਸੱਚ ਹੁੰਦਾ ਵੇਖਣ ਲਈ ਮੈਂ ਅਤੇ ਤੁਸੀਂ ਕਿ ਜਤਨ ਕਰ ਰਹੇ ਹੋ ਕਿ ਅਸੀ ਇਹ ਕਹਿ ਕੇ ਪਾਸਾ ਤਾਂ ਨਹੀ ਵੱਟ ਰਹੇ ਕਿ ਮੇਰੇ ਇਕੱਲੇ ਦੇ ਕਰਣ ਨਾਲ ਕੀ ਹੋ ਜਾਵੇਗਾ ਜੇ ਪਹਿਲੇ ਸਵਾਲ ਦਾ ਜਵਾਬ ਨਾ ਹੈ ਤੇ ਦੂਜੇ ਦਾ ਹਾਂ ਤਾਂ ਫੇਰ ਵਿਚਾਰਣ ਦੀ ਲੋੜ ਹੈ ਸ਼ੀਸ਼ੇ ਅੱਗੇ ਖੜੇ ਹੋ ਕੇ ਖੁੱਦ ਨੂੰ ਇਹ ਸਵਾਲ ਪੁੱਛਣੇ ਪੈਣੇ ਹਨ ਕੀ ਗੱਲ ਜੇ ਵਾਲੇ ਸਵਾਲ ਖੜੇ ਕਰਣ ਦਾ ਹੀ ਚਾਅ ਹੈ ਆਪ ਨਹੀ ਕਰਣਾ ਕੁੱਝ ਸਾਰਾ ਕੁੱਝ ਆਪ ਕਰਣਾ ਪੈਣਾ ਹੈ ਬੈਠੇ ਬਿਠਾਏ ਸਾਰਾ ਕੁੱਝ ਬਿਮਾਰਾਂ ਅਤੇ ਲਾਚਾਰਾਂ ਨੂੰ ਮਿਲਦਾ ਹੈ ਕਿ ਤੁਸੀ ਬਿਮਾਰ ਅਤੇ ਲਾਚਾਰ ਕਹਾਉਣਾਂ ਪਸੰਦ ਕਰੋਗੇ ਬਿਮਾਰੀ ਅਤੇ ਲਾਚਾਰੀ ਨੂੰ ਦੂਰ ਕਰਣ ਵਾਲੇ ਲੋਕਾਂ ਨੂੰ ਅੱਗੇ ਵਧਣ ਤੋਂ ਕੋਈ ਨਹੀ ਰੋਕ ਸਕਦਾ ਜਿਹੜੇ ਆਪਣੀ ਜੇਬ ਨੂੰ ਖੱਲ ਕਰਕੇ ਉਹਨੂੰ ਹੁਣ ਸਬ ਸਹੀ ਹੈ ਹੁਣ ਸਹੀ ਕਰ ਹੀ ਲੈਣਾ ਹੈ ਹੁਣ ਕੁੱਝ ਗਲਤ ਨਹੀ ਸਹਿਣਾ ਅਤੇ ਹੁਣ ਕੁੱਝ ਗਲਤ ਨਹੀਂ ਹੈ ਜੇ ਖੰਡ ਲਾ ਦਿੰਦੇ ਹਨ

ਆਉਣ ਵਾਲੇ ਵਕ਼ਤ ਦਾ ਪਤਾ ਨਹੀ ਤੇ ਗਏ ਵਕਤ ਨੇ ਆਉਣਾ ਨਹੀ ਮੈ ਵੀ ਕਦੇ ਆਪ ਵਾਂਗ ਸੁਣ ਕੇ ਪੜ੍ਹ ਕੇ ਸਾਰ ਦਿੰਦਾ ਸੀ ਪਰ ਅਮਲ ਨਹੀ ਕਰਦਾ ਸੀ ਬਹੁਤ ਵਕਤ ਗੁਵਾਇਆ ਹੈ ਪਰ ਹੁਣ ਨਹੀ ਗਵਾਉਣਾ ਵਕ਼ਤ ਗਵਾਉਣ ਦੀ ਆਦਤ ਹੀ ਸਾਡੇ ਤੋ ਕਹਾਉਂਦੀ ਹੈ ਕਿ ਵਕਤ ਗੁਜਰੀ ਜਾਂਦੀ ਹੈ ਸਿਰਫ਼ ਗੁਜਰੋ ਨਾ ਨਾ ਨਾ ਹੰਡਾਓ ਜਿੰਦਗੀ ਬਿਤਾਉਣ ਅਤੇ ਗੁਜਰਣ ਲਈ ਨਹੀ ਮਿਲਦੀ ਇਹ ਹੰਢਾਉਣ ਨੂੰ ਮਿਲਦੀ ਹੈ ਉਦਾਸ ਹੋ ਕੇ ਦੁੱਖ ਤਕਲੀਫਾਂ ਤੋ ਅੱਕ ਕੇ ਕੁੱਝ ਨਾ ਮਿਲਣ ਕਰਕੇ ਕੁੱਝ ਦੇਰੀ ਨਾਲ ਮਿਲਣ ਕਰਕੇ ਹਾਰ ਮਨ ਲੈਣਾ ਜਾਂ ਸਿਰਫ਼ ਗੁਜਾਰਨ ਜਿਹੀ ਲਗ ਜਾਣਾ ਜਿੰਦਗੀ ਇਹ ਨਾ ਧਰਮ ਹੈ ਨਾ ਇਹ ਬੰਦਗੀ ਹੈ ਅਸੀ ਜਿਹਨਾਂ ਅੱਗੇ ਸਿਰ ਝੁਕਾਉਂਦੇ ਹਾਂ

ਕਿ ਉਹਨਾਂ ਨੇ ਕੋਈ ਤਕਲੀਫ ਯਾ ਤੰਗੀ ਨਹੀ ਝੱਲੀ ਕਿ ਮਹਾਂਪੁਰਖਾਂ ਫ਼ਕੀਰਾਂ ਗੁਰੂਆਂ ਪੀਰਾਂ ਸ਼ਹੀਦਾਂ ਨੇ ਆਪਣੇ ਸੁਖ ਚੈਣ ਯਾ ਸਗੇ ਸੰਬੰਧੀ ਨਹੀ ਗਵਾਏ ਜੇ ਉਹ ਵੀ ਸਾਡੇ ਵਾਂਗ ਸੋਚਦੇ ਜੇ ਉਹ ਵੀ ਗੁਜ਼ਾਰ ਲੈਂਦੇ ਫੇਰ ਜੇ ਉਹ ਵੀ ਸੋਚ ਲੈਂਦੇ ਕਿ ਚਲੋ ਵਕਤ ਗੁਜਰੀ ਜਾਂਦੀ ਹੈ ਫੇਰ ਪੈਦਾ ਤਾਂ ਉਹ ਵੀ ਮਾਂ ਦੇ ਗਰਭ ਵਿਚੋ ਹੀ ਹੋਏ ਸਨ ਉਹ ਵੀ ਆਪਣੀ ਸੋਚ ਕਰਕੇ ਆਪਣੇ ਕਾਰਜਾਂ ਕਰਕੇ ਹਿੰਮਤ ਦਲੇਰੀ ਕਰਕੇ ਜਿੰਦਾਦਿਲੀ ਕਰਕੇ ਮਹਾਨ ਹੋਏ ਜਿੰਦਗੀ ਦੇ ਆਸ਼ਿਕ਼ ਹੁੰਦੇ ਹਨ ਮਹਾਨ ਲੋਕ ਮਹਾਨ ਲੋਗ ਸ਼ਿਕਾਇਤਾਂ ਨਈ ਕਰਦੇ ਕੁਝ ਕਰਕੇ ਵਿਖਾਉਂਦੇ ਨੇ ਮਹਾਨ ਲੋਕ ਅਵੇਕਲੇ ਨਹੀ ਹੁੰਦੇ ਗੁਰੂਆਂ ਪੀਰਾਂ ਸ਼ਹੀਦਾਂ ਲੇਖਕਾਂ ਵਿਗਿਆਨੀਆਂ ਆਜ਼ਾਦੀ ਘੋਟਾਲਿਆਂ ਤੋ ਪਹਿਲਾਂ ਵੀ ਇਹਨਾਂ ਜਿਹੇ ਮਹਾਨ ਲੋਕ ਪੈਦਾ ਹੋਏ ਸਨ ਜੇ ਓਹ ਏਹ ਸੋਚ ਕੇ ਬਹਿ ਜਾਂਦੇ ਕਿ ਅਸੀ ਮਹਾਨ ਨਹੀ ਹਾਂ ਅਸੀ ਨਹੀ ਕੁੱਝ ਕਰ ਸਕਦੇ ਜੇ ਕੁਝ ਵਿਗਿਆਨੀਆਂ ਤੋ ਬਾਅਦ ਦੂਜੇ ਵਿਗਿਆਨੀ ਖੋਜਾਂ ਨਾ ਕਰਦੇ ਜੇ ਖੋਜਾਂ ਦਾ ਸਿਲਸਿਲਾ ਜਾਰੀ ਨਾ ਰਹਿੰਦਾ ਤਾਂ ਕਿ ਅਸੀਂ ਅੱਜ ਦੀ ਸੁੱਖ ਸਹੂਲਤ ਮਾਣ ਸਕਦੇ ਜੇ ਮੁਗਲਾਂ ਖਿਲਾਫ਼ ਕੁਝ ਕੁ ਹੀ ਮਹਾਨ ਲੜਦੇ ਕਿ ਅੰਗਰੇਜਾਂ ਖਿਲਾਫ਼ ਸਿਰਫ਼ ਕੁੱਝ ਕੁ ਹੀ ਲੜੇ ਸਨ ਜੇ ਬਾਕੀ ਝੁਝਾਰੂ ਆਵਾਜ਼ ਨਾ ਉਠਾਉਂਦੇ ਤਾਂ ਕਿ ਅੰਗਰੇਜ਼ ਭਾਰਤ ਛੱਡ ਕੇ ਜਾਂਦੇ ਮਹਾਨ ਲੋਕ ਜਿੰਦਗੀ ਹੰਢਾਉਂਦੇ ਨੇ ਗੁਜਾਰਦੇ ਨਹੀ ਮਹਾਨ ਲੋਕ ਕਦੇ ਮਹਾਨ ਅਖਵਾਉਣ ਜਾਂ ਪੂਜਾ ਕਰਾਉਣ ਲਈ ਕੰਮ ਨਹੀ ਕਰਦੇ ਮਹਾਨ ਲੋਕਾਂ ਨੂੰ ਇਹ ਨਹੀ ਹੁੰਦਾ ਕਿ ਅਸੀ ਮਹਾਨ ਹਾਂ ਉਹ ਸਿਰਫ਼ ਇਹਨਾਂ ਜਾਣਦੇ ਹੁੰਦੇ ਨੇ ਔਖੇ ਅਤੇ ਵੱਖਰੇ ਕੰਮ ਮਨੁੱਖ ਨੇ ਹੀ ਕਰਨੇ ਹਨ ਮਨੁੱਖ ਹੀ ਕਰ ਸਕਦਾ ਹੈ ਸੋ ਓਹ ਕਰਦੇ ਹਨ ਅਤੇ ਮਹਾਨ ਹੋ ਜਾਂਦੇ ਹਨ ਮਹਾਨ ਲੋਕ ਸੋਹਣਾ

ਉਹ ਚੰਗੇ ਕੰਮ ਕਰਦੇ ਚੰਗੀਆਂ ਕੋਸ਼ਿਸ਼ਾਂ ਨੂੰ ਮੱਕਸਦ ਦਿੰਦੇ ਸੁਪਣੇ ਤੋੜਦੇ ਮਹਾਨ ਬਣ ਜਾਂਦੇ ਹਨ ਜਿਹੜੇ ਸਿਰਫ਼ ਮਹਾਨ ਬਨਣ ਦੀ ਹੀ ਕੋਸ਼ਿਸ਼ ਕਰਦੇ ਹਨ ਉਹ ਬਖਰਾ ਕਰਣ ਦੀ ਕੋਸ਼ਿਸ਼ ਵਿਚ ਠੱਗਦੇ ਹਨ ਜੋ ਲਤਾੜਦੇ ਹਨ ਜੋ ਤੜਫ਼ਆਂਦੇ ਹਨ ਜੋ ਸਤਾਉਂਦੇ ਹਨ ਉਹ ਮਹਾਨ ਬਣ ਹੀ ਨਹੀ ਸਕਦੇ ਉਹ ਬਣਦੇ ਹਨ ਅੰਧਵਿਸ਼ਵਾਸੀ ਰਾਕਸ਼ਸ ਲੁਟੇਰੇ ਡਾਕੂ ਕਾਤਲ ਬਲਾਤਕਾਰੀ ਗਦਾਰ ਠੱਗ ਚੋਰ ਅਤੇ ਅਤਵਾਦੀ ਮਹਾਨ ਲੋਕ ਕਿਸੇ ਇੱਕ ਵਕਤ ਵਿਚ ਹੀ ਮਹਾਨ ਨਹੀ ਹੁੰਦੇ ਚੰਗੀ ਸੋਚ ਦੀ ਨਿਸ਼ਚਿਤ ਉਮਰ ਨਹੀ ਹੁੰਦੀ ਜੇ ਅਸੀ ਆਪਾਂ ਕਿ ਲੈਣਾ ਕਹਿ ਕੇ ਪਾਸਾ ਵੱਟ ਕੇ ਅੱਖਾਂ ਮੀਟ ਕੇ ਕੰਨ ਬਲੇਟ ਕੇ ਅਵੇਕਲੇ ਹੋਕੇ ਕਿਸਮਤ ਨੂੰ ਦੋਸ਼ ਦੇਕੇ ਬਿਨਾ ਕੋਸ਼ਿਸ਼ਾਂ ਤੋਂ ਹੀ ਜਿੰਦਗੀ ਗੁਜਾਰਦੇ ਰਹਾਂਗੇ ਤਾਂ ਅਸੀ ਮਾਂ ਦੀਆ Hello

ਸਾਸਰੀਕਾਲ ਕਿ ਹਾਲ ਹੈ? ਮੈ ਠੀਕ ਮੇਂ ਆ ਮੇਂ ਠੀਕ ਜੀ ਤੁਸੀ ਕਿਵੇਂ ਹੋ ਮੇਂ ਵੀ ਠੀਕ ਆਂ

ਬਸ ਕੁਛ ਨਹੀਂ book ਰਹੀ ਸੀ book ਪੜ੍ਹ ਕ ਹਾਟਿ ਹਾਂ ਤੁਹਾਡਾ call ਆਇਆ ਮੇਂ ਕਹਾ pick ਕਰ ਲਾ ਅੱਛਾ ਜੀ ਤੇ ਮੇਂ ਨਾ ਤੁਵਾਂਨੂੰ ਫੋਨ ਕਿੱਤਾ ਸੀ ਇਕ ਨਾ topic ਹੈ ਇਸ ਬਾਰੇ discus ਕਰਨਾ ਸੀ ਪਹਿਲਾਂ ਮਨ ਸ਼ੈਤਾਨ ਦਾ ਘਰ ਹੀ ਤੁਹਾਨੂੰ ਦੱਸ ਸਕਦੇ ਹੋ ਹਾਜੀ ਮੇਂ ਨਾ ਕਲ ਹੀ topic ਪੜ੍ਹਿਆ ਇਸ ਬਾਰੇ ਕਿਵੇਂ ਖਾਲੀ ਦਿਮਾਗ ਸ਼ੈਤਾਨ ਦਾ ਘਰ ਮਨ ਦਾ ਅਰਥ ਕੀ ਹੈਗਾ ਮਨ ਵਿਚਾਰ ਵਿਚਾਰੋ ਭਾਵਨਾਵਾ ਅਧਾਰਨਾ ਅਤੇ ਇਸ਼ਾਵਾ ਦਾ ਸੰਗਰਹ ਹੈ ਉਨ੍ਹਾਂ ਨੂੰ ਪਰਵਾਸ ਸਾਰੀ ਹੀ ਜਾਰੀ ਹੈ ਏਹਦੇ ਵਿਚ ਓਹ ਮਨ ਜਿਹੜੀ ਸਾਡੀ ਇਸ਼ਾ ਲਾਲ੍ਸੀਏ ਆਸ਼ਾਵਾ ਓਰ ਇਸ਼ਾਵਾ ਪਨਪਤੀ ਹੈਗਿਆ ਅਤੇ ਸਾਡੀ ਇੰਦਰਾ ਹੇਠ ਪੈਰ, ਅਖ, ਕਾਨ, ਨੈਕ, ਮੂਹ, ਮਨ ਦੇ ਗਿਆਨ ਅਨੁਸਾਰ ਕਮ ਕਰਦੀ ਹੈ ਤੇ ਮਨ ਭਟਕਦਾ ਹੈ ਤੇ ਓਹਦੇ ਲਯੀ ਇਸ਼ਾਵਾ ਮਰਗ ਤਰੀਨਾ ਦੀ ਤਰਾ ਵਾੜ ਦੀ ਹੈ ਹਾਜੀ ਤੇ ਇਕ ਮਿੰਟ ਕਹਿੰਦੇ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਅ ਵਿਹਲੇ ਮਨ ਤੋਂ ਭਾਵ ਓਸ ਵਿਅਕਤੀ ਦੀ ਅੰਦਰਲੀ ਦੁਰ ਢਾ ਤੋਂ ਹੈ ਜੋ ਜੋ ਦਸਾਂ ਕਿਰਤ ਵਿੱਚ ਨਹੀਂ ਲੱਗਿਆ ਤੇ ਬਲਕਿ ਅਜਿਹੀਆਂ ਸੋਚਾਂ ਵਿਚ ਗਿਰੀਆ ਰਹਿੰਦਾ ਹੈ ਜਿਹੜੀ ਗਲਤ ਹੋਣ ਜਿਹਨਾ ਦੇ ਸੀਤੇ ਜਿਨ੍ਹਾਂ ਦੇ ਸਿਰ ਤੇ ਤਾਂ ਸਿੱਟੇ ਮਾੜੇ ਨਿਕਲਣਗੇ ਤੇ ਅਜਿਹਾ ਮਨੁੱਖ ਸਮਾਜ ਪਰਿਵਾਰ ਸਾਰਿਆਂ ਲਈ ਸਿਰਦਰਦੀ ਦਾ ਕਾਰਨ ਬਣੀ ਐਰੀਏ ਰਹਿੰਦਾ ਹੋਇਆ ਹਾਂਜੀ ਜਿਵੇ ਐਦੇ ਦੇ ਵਿਅਕਤੀ ਕਦੇ ਵੀ ਅੱਛੇ ਕੰਮ ਦੀ ਉਮੀਦ ਨਹੀਂ ਕੀਤਾ ਜਾ ਸਕਦਾ ਇਹ ਵਿਨਾਸ਼ ਲਾਣਾ ਲਾਣ ਵਾਲੇ ਸ਼ੇਤਾਨ ਬਣ ਜਾਂਦੇ ਵਿਅਕਤੀ ਦੇ ਆਲਸੀ ਹੋਣ ਦੇ ਕਈ ਕਾਰਨ ਹੁੰਦੇ ਰਹਿੰਦੇ ਹਨ ਮਨੁੱਸ਼ ਨੂੰ ਕੋਈ ਰੋਜਗਾਰ ਨਹੀਂ ਮਿਲਦਾ ਤੋ ਉਹ ਮਾਨਸਿਕ ਰੁਪ ਤੋਂ ਪ੍ਰੇਸ਼ਾਨ ਰਹਿੰਦਾ ਹੈ ਘਰੇਲੂ ਪ੍ਰੇਸ਼ਾਨੀਆਂ ਹੋਵੇ ਮਨ ਬੇਚੈਨ ਕਰ ਦਿੰਦੀ ਨੇ ਤੇ ਆਲਸ ਰੋਗ ਹੈ ਆਲਸੀ ਵਿਅਕਤੀ ਆਲਸੀ ਹੋ ਜਾਂਦਾ ਹੈ ਤੇ ਐਹੋ ਜਿਹੇ ਲੋਕ ਤਰਾਂ ਤਰਾਂ ਦੇ ਸਰੀਰਕ ਤੇ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਨੇ ਇਸੇ ਲੀਏ ਖਾਲੀ ਦਿਮਾਗ ਨੂੰ ਕਿਸੇ ਦੌ ਧਨਾਤਮਕ ਕਾਰਨ ਲਗਾਤਾਰ ਬਣਾਈ ਰੱਖਣਾ ਚਾਹੀਦਾ ਹੈ ਤੇ ਇਹ ਕੰਮ ਕਾਰ ਦੀ ਵਿਅਕਤੀ ਦਾ ਜੀਵਨ ਖ਼ੁਸ਼ੀਆਂ ਦਾ ਭਰਿਆ ਹੁੰਦਾ ਹੈ ਓਰ ਇਹ ਸਮਾਜ ਦੇ ਸੁਚਾਰ ਨਿਰਮਾਣ ਲਈ ਯੋਗਦਾਨ ਦਿੰਦਾ ਹੈ ਨਾਂ ਹੀ ਵਿਅਕਤੀ ਨੂੰ ਆਪਣਾ ਮਨ ਭਗਵਾਨ ਦੇ ਨਾਮ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਿਹਦੇ ਵਿਚ ਅਰਥ-ਵਿਚਾਰ ਹਰ ਸਮੇਂ ਆਂਡੇ ਰਹਿਣ ਹਾਂ ਜੀ ਤੁਸੀਂ ਸਹੀ ਕਿਹਾ ਬਿਲਕੁਲ ਤੇ ਮਨੁੱਖ ਦੀਆਂ ਦੋ ਪੱਤੀਆਂ ਹਨ ਜਿਵੇਂ ਅਜੀਬ ਵਿੱਚ ਦੋ ਪੱਤੀਆਂ ਕੰਮ ਕਰਦੀਆਂ ਹਨ ਨੱਤ ਹਨ ਤਿਵ ਤੇ ਦੇਵ ਸਰੂਪ ਅਤੇ ਦੇਵਤੇ ਭਾਵ ਦੇਵ ਸ਼ਕਤੀ ਦੇ ਹੱਥ ਵਿੱਚ ਹੋਣ ਦਾ ਤਾ ਓਹ ਸ਼ੁਭ ਕਰਮ ਕਰਦਾ ਤੇ ਰਬ ਰੂਪ ਹੋ ਜਾਂਦਾ ਹੈ ਪਰ ਅਜਿਹੀ ਅਵਸਥਾ ਤਕ ਪਹੁਚਾਨ ਲਯੀ ਪੰਜ ਵਿਕਾਰਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ ਕਾਬੂ ਪਾਉਣ ਦੀ ਲੋੜ ਹੈ ਪਰੰਤੂ ਜੇਕਰ ਕਿਸੇ ਮਨ ਉਤੇ ਘੋੜੇ ਦੀਆਂ ਵਾਗਾਂ ਦਾਵਣ ਜਾ ਆ ਆ ਦਿਤੇ ਦੈਤ ਸਕਤੀ ਅਤੇ ਹੱਥ ਵਿੱਚ ਦਾ ਹੋਂਦ ਉਸ ਦੇ ਸ਼ੇਤਾਨ ਦਾ ਰੂਪ ਹੋ ਜਾਂਦਾ ਹੈ ਹਾਜੀ ਦੀ ਜਿਵੇਂ ਖ਼ਾਲੀ ਦਿਮਾਗ਼ ਸ਼ੈਤਾਨ ਦਾ ਘਰ ਦਿਮਾਗ ਸ਼ੈਤਾਨ ਰੂਪ ਬਣ ਬਣਦਾ ਬਣਦਾ ਹੈ ਸ਼ਪਸ਼ਟ ਹੈ ਕਿ ਮਨ ਨਿਸ਼ ਕਮ ਨਿਸ਼ ਕਰਮੀਆਂ ਹੁੰਦਾ ਹੈ ਤੇ ਉਹਦੇ ਕੁਛ ਅਨੁਕੁਛ ਨਹੀਂ ਮਿਲਦਾ ਕੋਈ ਸਮ੍ਰਾਟ ਕਰਿਆ ਨਹੀ ਕਰਦਾ ਮਨ ਨਿਸ਼੍ਕਿਤ ਹੁੰਦਾ ਹੈ ਤਏ ਭਟਕਦਾ ਫਿਰਦਾ ਹੈ ਇਸੇ ਲਯੀ ਸਪਸ਼ਟ ਹੈ ਖਾਲੀ ਦਿਮਾਗ ਸ਼ੇਤਾਨ ਦਾ ਘਰ ਹੁੰਦਾ ਹੈ ਸ਼ੇਤਾਨ ਇੱਕ ਅਦਰਸ਼ਵ ਸ਼ਕਤੀ ਹੈ ਜੋ ਵਿਨਾਸ਼ ਲਿਆਦੀਂ ਹੈ

ਹਾਜੀ ਫਿਰ ਵੇਹਲੇ ਮਨ ਤੋਂ ਭਾਵ ਹੈ ਵਿਹਲੇ ਮਨ ਕੀ ਉਸ ਮਨੁੁੱਖ ਦੀ ਮਨਅੰਦਰਲੀ ਦਸ਼ਾ ਹਾਲਤ ਕੌਣ ਹੈ ਜੋ ਦਸਾਂ ਨਹੁੰਆਂ ਦੀ ਕਿਰਤ ਵੇਖ ਨਹੀਂ ਲੱਗ ਸਕਿਆ ਆ ਤਾ ਜੋ

ਕਿਰਤ ਨਹੀ ਕਰਦੇ ਤੇ ਬਲਕਿ ਅਜਿਹੇ ਸੋਚਾ ਵਿੱਚ ਘਿਰਿਆ ਰਹਿੰਦਾ ਜਿਹੜਾ ਗਲਤ ਹੋਣ ਤੇ ਜਿਹਨਾ ਦੇ ਸਿੱਟੇ ਮਾੜੇ ਨਿਕਲਦੇ ਹੋਣ ਤੇ ਗ਼ਲਤ ਸੋਚਣੀ ਹੇਮੇਸ਼ਾ ਨੁਕਸਾਨਦਾਇਕ ਹੁੰਦੀ ਹੈ ਤੇ ਮਨੁੱਖ ਨੂੰ ਢਹਿੰਦੀ ਕਲਾ ਵੱਲ ਲੈ ਕੇ ਜਾਣ ਵਾਲੀ ਹੁੰਦੀ ਹੈ

ਹਾਜੀ ਜਿਵੇ ਮਨੁਖ ਦੀਆ ਪਰੇਸ਼ਆਨੀ ਦਾ ਕਰਨ ਮਨੁਸ਼ ਨਿਸ਼੍ਕਿਤ ਕਿਉ ਹੋ ਤੇ ਇਸਦਾ ਪਹਿਲਾ ਕਰਨ ਸਪਸ਼ਟ ਹੈ ਬੇਰੁਜਗਾਰੀ ਦਾ ਅਰਥ ਹੈ ਵਿਕਤੀ ਦੇ ਨੂ ਰੋਜਗਾਰ ਨਹੀ ਮਿਲਦਾ ਜਿਸ ਨਾਲ ਓਹ ਮਾਨਸਿਕ ਤੋਰ ਤੇ ਪਰੇਸ਼ਾਨ ਰਹਿੰਦਾ ਹੈ ਜਿਦੇ ਨਾਲ ਉਹਦੀ ਸੋਚ ਵੀ ਨਕਾਰਾਤਮਕ ਹੋ ਜਾਂਦੀ ਹੈ ਘਰੇਲੂ ਪਾਰ੍ਅਸ਼ਾਨਿਆ ਦੀ ਮਨੁਸ਼ ਦੇ ਮਨ ਨੂ ਸ਼ਾਂਤ ਕਰ ਦਿੰਦੀ ਹੈ ਜਿਸ ਨਾਲ ਅਛਾ ਇਨਸਾਨ ਸ਼ੇਤਾਨ ਬਣ ਜਾਂਦਾ ਹੈ ਐਵੇ ਦੇ ਵਿਅਕਤੀ ਦੇ ਬਸ ਹੋਰ ਹੁੰਦੇ ਨਾਲ ਹੀ ਓਹਨਾ ਦੇ ਖਾਲੀ ਸਮੇ ਦਾ ਉਪਯੋਗ ਕਰਦੇ ਨੇ ਤਏ ਓਹ ਖਾਲੀ ਸਮੇ ਨੂ ਬੁਰੀ ਤਰਾ ਬਰਬਾਦ ਕਰ ਦਿੰਦੇ ਨੇ ਨਾਮਸ਼ ਕਰਮ ਨੂ ਨਹੀ ਭੁੱਲਣਾ ਚਾਹੀਦਾ ਕੀ ਇਸ ਮਾਨਵ ਜਨਮ ਦਾ ਕਮ ਭੂਮਿਕਾ ਵਿਚ ਲੈਂਦਾ ਹੈ

ਹਰ ਰਾਤ ਕਿ ਮੈਂ ਤੇਰੇ ਅੱਗੇ ਐਕਟ ਵਿੱਚ ਪੈਣਾ ਪੈਂਦਾ ਹੈ ਫਿਰ ਉਹ ਮਾੜੇ ਕੰਮਾਂ ਵੱਲ ਕਿਉਂ ਉਲਾਗ੍ਨ੍ਦਾ ਹੈ ਤੇ ਮਨੁੱਖ ਨੂੰ ਦੁਨਿਆਵੀ ਕੰਮਕਾਰ ਕਰਦੀਆਂ ਹੋਈਆਂ ਤੇ ਆਪਣਾ ਧਿਆਨ ਪ੍ਰਭੂ-ਪਰਮਾਤਮਾ ਬਣਾਈ ਰੱਖਣਾ ਚਾਹੀਦਾ ਹੈ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਹੱਥ ਕਾਰ ਵੱਲ ਤੇ ਦਿਲ ਕਰਤਾਰ ਵੱਲ ਤੇ ਇਸ ਤਰਾਂ ਜਿਸ ਮਨੁੱਖ ਦਾ ਧਿਆਨ ਸ਼ੁਭ ਕਦਮਾ ਵੱਲ ਟਿਕੇਗਾ ਉਹ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਛੁਟਕਾਰਾ ਛੋਟੀ ਸਕੇਗਾ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਉਹ ਫਰਿਆਦੀ ਦਾ ਕਾਰਜ ਕਰਦਿਆਂ ਮਨ ਕਰਤਾਰ ਵੱਲ ਲਾਈ ਰੱਖੀ ਅਤੇ ਮਾੜੇ ਵਿਚਾਰਾਂ ਨੂੰ ਪੈਦਾ ਕੀਤਾ ਹੋਣ ਦੇਵੇ ਜਿਵੇ ਸਾਰਕਸ਼ ਆਲਸ ਵੀ ਇੱਕ ਰੋਗ ਹੈ ਕਿਉਂਕਿ ਇਹ ਸਰੀਰਕ ਤੇ ਮਾਨਸਿਕ ਦੋਨੋ ਸ਼ਮਤਾਓ ਤੋ ਖਰਾਬ ਕਰ ਦਿੰਦਾ ਹੈ ਵਿਅਕਤੀ ਆਲਸੀ ਹੋ ਜਾਂਦਾ ਹੈ ਮਨ ਬੁਰੇ ਵਿਚਾਰ ਆਂਦੇ ਨੇ ਹੱਡੀਆਂ ਨੂੰ ਹੱਡੀਆਂ ਵਿੱਚ ਪਾਣੀ ਦੀ ਤਰ੍ਹਾਂ ਕੰਮ ਕਰਨ ਲਈ ਕੋਈ ਨਹੀਂ ਰਹਿੰਦਾ ਮਨੁਸ਼ ਅਨੇਕ ਪ੍ਰਕਾਰ ਦੇ ਸਰੀਰਕ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਇਸੇ ਲਈ ਇਸਦੇ ਵਿੱਚ ਛੁਟਕਾਰਾ ਪਾਉਂਣ ਦੇ ਲਈ ਖਾਲੀ ਦਿਮਾਗ ਕੇਸੇ ਅਪਰਾਧਕ ਦੌਲਤ ਨਾ ਆਤਮਾ ਦਿ ਆਲਗਾਏ ਬੂਟੇ ਲਗਾਉਣਾ ਚਾਹੀਦਾ ਹੈ ਪਤਝੜ ਲੱਖਾਂ ਲੋਕਾਂ ਦੇ ਨਾਲ ਢੱਕੀ ਢਾਹ ਬੈਠਾ ਕਲਾ ਦੇ ਵਿੱਚ ਬਣੀ ਰਹਿੰਦੀ ਹੈ ਅਤੇ ਮਦਦ ਕਰਦੀ ਹੈ

ਖੋਖਲੇ ਡੰਮਰੂ ਪੈਦਾ ਕਰਨ ਵਾਲੀ ਹੁਰੀਅਤ ਤੋਂ ਬਚਣ ਦੀ ਲੋੜ ਹੈ ਤੇ ਜੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਨ੍ਹਾਂ ਨੂੰ ਬਚਾਉਣ ਵਾਸਤੇ ਹੋ ਸਕੇ ਪਰ ਪੰਜਾਬ ਦੇ ਛੋਟੇ ਜਿਹੇ ਇਲਾਕਾਈ ਤੇ ਨਸ਼ੇ ਉਗਾ ਕੇ ਪੰਜਾਬੀ ਨੂੰ ਲੰਮੇ ਸਮੇਂ ਲਈ ਇਸ ਭੋਲੇ ਵੱਲ ਤੱਕਣ ਭਟਕਣ ਤੋਂ ਬਚਾਉਣ ਦੀ ਲੋੜ ਹੈ ਅਤੇ ਜੋ ਇਸ ਕੋਹਰੇ ਨੂੰ ਵਕਾਲਤ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਫ਼ ਚ ਦੁਰਕਾਰਨ ਦੀ ਲੋੜ ਹੈ ਹਨ ਜੀ ਜਿਵੇਂ ਇਸ ਵਿਚ ਦੱਸਿਆ ਹੈ ਕ ਮਤਲਬ ਉਨ੍ਹਾਂ ਨੂੰ ਸਾਫ ਸ਼ਬਦਾਂ ਵਿਚ ਧੂੜਕਾਰਾਂ ਦੀ ਲੋੜ ਪੈਂਦੀ ਹੈ ਨਾ ਹਨ ਜੀ ਜਿਵੇਂ ਗਾਂਧੀ ਸਾਹਬ ਨੇ ਜੋ video ਦੇਖੀ ਹੈ ਨਾ ਓਰ ਉਨ੍ਹਾਂ ਨੇ ਦੱਸਿਆ ਹੈ ਕ ਅਮਰੀਕਾ ਜੋ ਕਰਦਾ ਹੈ ਭਗਵਾਨ ਦੀ ਦੇਣ ਹੈ ਨਾ ਹਨ ਜੀ ਓਰ ਅਮਰੀਕਾ ਕਾ ਭੀ ਦਕੇਹ ਜਾਇ ਤੇ ਆਪਣੀ ਜਾਣਕਾਰੀ ਦੇ ਲਈ ਦੱਸਿਆ ਗਿਆ ਹੈ ਕਿ ਦੋ ਹਾਜ਼ਰ ਦੋ ਵਿੱਚ ਦੋ ਹਲਾਕ ਦੋ ਹਜਾਰ ਇੱਕ ਤੋਂ ਤੋਂ ਕੈਲਗਰੀ ਤੋਂ ਲੱਗ ਭਾਗ ਚਾਰ ਹਾਜ਼ਰ ਕਿਲੰਏਟ ਇੰਟੈੱਲ ਐਲਮੋਨੱਟ ਜਸ ਜੈਪੁਰ ਬੈਰ ਕੈਲਾਗਾਰੀਆਂ ਅਲਬਰਟਾ ਕੈਨੇਡਾ ਤੋਂ ਮੋੰਟਾਨਾ ਠਾਕ ਠਾਕ ਸੀਮਾ ਤਕ ਕਰ ਕ ਮੋੰਟਾਨਾ ਡਾਕ ਡਾਕੋਆ ਦੋਕੋਟਾ ਮਿਨਿਸ੍ਤਾ ਤੋਂ ਹੋਂਦੇ ਹੋਵੇ ਲੰਡਨ ਲੰਡਨ ਹੋਂਦੇ ਹੋਵੇ ਕਨੇਡਾ ਹੁੰਦੇ ਹੋਏ ਗਰੇਟ ਸੈਲਫ ਹੈਲਪ ਗਰੁਪ ਉਜਾਗਰ ਹੋਏ ਮੈਂ ਭੀ ਕਰਨ ਲੜਾਈ ਲੜਣ ਤੋਂ ਟਰਾਂਟੋ ਦਿਓਰ ਵਾਪਸ ਇੰਗਲੈਂਡ ਆਏ